ਤੇ ਜਿੰਨੇ ਅਹ ਬੇੰਗਾਲਿਸ ਹੈ ਨਾ ਉਹਨਾਂ ਦੀ first preference ਉਹਨਾਂ ਦਾ ਰਹਿੰਦਾ ਕਿ government job ਲੈਣੀ ਆ। ਮੈਂ ਨੀ ਮੰਨਦਾ ਇਸ ਚੀਜ਼ ਨੂੰ, ਕਿਉਂਕਿ ਬੰਗਾਲ 'ਚ ਅਗਰ ਤੁਸੀਂ ਦੇਖੋਗੇ ਨਾ ਤੇ ਕੰਪਨੀਆਂ ਨਹੀਂ ਆ, ਮਨੇ top ਕੰਪਨੀਆਂ ਜਿਹੜੀਆਂ ਚੰਗੇ package ਦਿੰਦੇ ਆ,

ਹੁਣੇ ਕਿਉਂ ਹੈਗਾ ਹੈ ਨਾ ਤੇ ਤੁਸੀਂ ਦੇਖ ਲਓ ਅੱਜ ਮੈਂ ਮਨੇ ਏਦਾਂ ਹੀ blogs ਪੜ੍ਹਦਾ ਆ ਜਾਂ ਫਿਰ normal ਯੂਟਿਊਬਰ ਨੂੰ follow ਕਰਦਾ ਆਂ,

ਤੇ ਮੈਂ ਦੇਖ ਰਿਹਾ ਸੀ ਕਿ last ਦਸ ਬਾਰਾਂ ਸਾਲ ਤੋਂ ਬੰਗਾਲ 'ਚ ਕੋਈ ਵੀ ਉਸ ਤਰ੍ਹਾਂ ਦੀ ਨਵੀਂ company ਨੀ ਆਈਆਂ ਚੰਗੀ company

ਮਨੇ ਮੇਰੇ ਬੋਲਣ ਦਾ ਮਤਲਬ ਹੈ ਕਿ ਸੋਚ ਲਓ ਟਾਟਾ ਬਿਰਲਾ

ਹੋਰ ਟਾਟਾ ਉਹਦੇ ਬਾਅਦ ਤੁਹਾਡਾ ਸੋਚ ਲਓ ਅਹ ਇਹਨਾਂ ਨੇ ਕੁੱਝ major ਕੰਮ ਨੀ ਕੀਤਾ industries ਹੋਵੇ, ਕੋਈ factories ਹੋਵੇ companies ਹੋਵੇ, ਹਮ ਇਹ ਗੱਲ ਤਹ ਸਹੀ ਬੋਲੀ ਤੁਸੀਂ ਇੱਥੇ development ਦਾ ਜੋ process ਹੈ ਨਾ ਇੱਥੇ development ਦਾ process ਬਹੁਤ ਜ਼ਿਆਦਾ low rate ਵਿੱਚ ਵਾ ਤੇ ਉਹ ਇੱਕ ਹੁੰਦਾ ਕਿ gradual

ਜੋ ਕੁਛ ਤਾਂ ਰਹਿ ਜਾਂਦੇ ਆ ਉਹ other states ਵਾਲੇ ਨੀ ਰਹਿੰਦੇ plus ਬੰਗਾਲ ਵਾਲੇ ਵੀ ਰਹਿੰਦੇ ਤੇ ਅਗਰ ਜਦੋਂ ਤੁਹਾਡੇ ਇੱਥੇ ਉਹ ਜਿਹਾ ਅਹ ਅਮ production level ਹੀ ਨੀ ਆਂ, ਤੇ ਤੁਸੀਂ output ਕਿੱਥੋਂ ਦੇ ਸਕਦੇ ਹੋ ਨਾ jobs ਉਸ level ਵਾਸਤੇ ਤੇ ਕੰਪਨੀਆਂ ਆਉਣੀਆਂ ਪੈਂਦੀਆਂ ਨਾ, ਹਾਂਜੀ ਤੇ ਉਹ ਇੱਥੇ ਹੈਗਾ ਨੀ ਆਂ,

ਥੋੜ੍ਹੇ ਦਿਨ ਪਹਿਲੇ ਕੁਛ ਦਿਨ ਅਹ G two oh summit ਸੀਗੀ ਪੂਨੇ 'ਚ

ਤੇ ਬਹੁਤ ਕੰਪਨੀਆਂ ਆਈਆਂ ਹੋਈਆਂ ਆਪਣੇ investment ਵਾਸਤੇ ਬਹੁਤ,

update ਨੀ ਆਂ ਜਾਂ ਅਸੀਂ ਉਹਨਾਂ ਨੂੰ follow ਨੀ ਕੀਤਾ ਹਜੇ ਤੱਕ ਪਤਾ ਨੀ ਹੈ ਕਿ ਕੀ ਚੱਲਦਾ ਉਹਨਾਂ ਦਾ,

ਕੰਪਨੀਆਂ ਉਹ ਆਈਆਂ ਹੋਣ ਤੇ ਕੰਪਨੀਆਂ development ਵਾਸਤੇ ਜਗ੍ਹਾ ਲੱਭਦੀਆਂ ਹੋਣ, development ਨਹੀਂ ਨਹੀਂ ਕਰ ਸਕਦੇ ਕਿਉਂਕਿ ਇੱਥੇ ਪੈਸਾ ਨੀ ਲਗਾਉਣਾ government ਨੇ ਨਾ they don't want invest ਇਸ ਚੀਜ਼ ਤੇ invest ਨੀ ਕਰਨਾ ਚਾਹੁੰਦੇ ਉਹ ਲੋਕ

ਤੇ ਇਸ ਲਈ ਤੁਸੀਂ ਇਹੀ comparison ਕਰ ਲਓ ਬਾਹਰ ਦੇ states ਦੇ ਨਾਲ metro cities ਬਾਹਰ ਦੀ metro cities ਦੇਖ ਲਓ ਜਿੱਦਾਂ ਕਿ ਮੁੰਬਈ ਕੋਲ, ਮੁੰਬਈ, ਬੰਗਲੋਰ ਹਨਾ ਇਹਨਾਂ ਦਾ development level ਦੇਖੋ ਇਹਨਾਂ ਦਾ achievement level ਦੇਖੋ ਇੱਥੇ youth ਦਾ high enthuse ਦੇਖੋ ਤੇ but ਬਹੁਤ ਜ਼ਿਆਦਾ ਉੱਥੇ ਤੇ youth ਨੂੰ encourage ਬਹੁਤ ਕਰਦੇ ਆ, ਅੱਗੇ ਵਧਣ ਦੀ ਬਹੁਤ ਅਹ ਇੱਛਾ ਇਹ ਹੁੰਦੀ ਹੈ ਉੱਥੇ packages ਵੀ ਬਹੁਤ ਅੱਛਾ ਮਿਲਦੀ ਆ ਉਹ ਜਿਹਾ work hard ਕਰਨ ਦੇ ਬਾਅਦ ਔਰ ਸਭ ਤੋਂ important ਚੀਜ਼ ਆ ਕਿ ਆਪਣੇ ਕੰਮ ਕਾਜ ਵਿੱਚ ਲੈ ਕੇ ਉਹ ਲੋਕ ਸਿੱਖਦੇ ਬਹੁਤ ਕੁਛ ਆ ਜੋ ਚੀਜ਼ ਅਹ ਇੱਕ ਹੁੰਦਾ ਨਾ ਕਿ ਅਸੀਂ ਅਗਰ ਇੱਥੇ ਰਹਿ ਰਹੇ ਤੇ ਅਸੀਂ ਇੰਨੇ ਜੇ ਅਹ circle ਦੇ ਅੰਦਰ bound ਹੋ ਗਏ ਕਿ ਸਾਨੂੰ ਇਹਦੇ ਤੋਂ ਅੱਗੇ ਜ਼ਿਆਦਾ ਸਿੱਖਣ ਦਾ chance ਹੀ ਮਿਲਦਾ opportunity ਨੀ ਮਿਲਦੀ ਇਹ ਚੀਜ਼ ਬਾਹਰ ਦੇ states ਵਿੱਚ ਬਹੁਤ ਅਹ ਮਨੇ ਬਾਹਰ ਬਹੁਤ opportunity ਇੱਥੇ ਜ਼ਿਆਦਾ ਆ, ਬਿਲਕੁਲ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

ਠੀਕ ਹੈ ਹਮ ਔਰ ਤੁਸੀਂ ਅਗਰ profitability ਵਲੋਂ ਦੇਖੋਗੇ ਮੈਨੂੰ ਲੱਗਦਾ ਹੈ ਸਭ ਤੋਂ cheapest state ਆ, ਹਾਂਜੀ business ਵਾਸਤੇ ਕੀ ਹੈ ਕਿ ਤੁਹਾਨੂੰ investment ਲਗਾਉਣਾ ਪਏਗਾ ਆਪਣਾ ਅਹ knowledge ਲਗਾਉਣਾ ਪਏਗਾ ਕਿ ਉਸ business ਤੇ ਤੁਸੀਂ ਆਪਣੀ ਤਰੱਕੀ ਕਿੱਦਾਂ ਕਰ ਸਕਦੇ growth ਕਿੱਦਾਂ ਕਰ ਸਕਦੇ ਹੋ। ਮੈਂ ਉਹ business ਦੀ ਗੱਲ ਨੀ ਕੀਤੀ ਮੈਂ ਬੋਲਣਾ ਚਾਹੁੰਦਾ ਕਿ ਕੋਈ ਵੀ company ਅਗਰ ਆਉਂਦੀ ਹੈ ਬੰਗਾਲ 'ਚ ਆ ਕੇ ਆਪਣਾ business ਕਰਦੀ ਹੈ, ਇੱਕ ਬੰਦੇ ਨੂੰ ਅਗਰ salary ਦਊਗੀ ਪੱਚੀ ਹਜ਼ਾਰ ਰੁਪਏ ਉਹ ਹੋ ਜਾਊਗਾ ਬਾਰਾਂ ਤੇਰਾਂ ਹਜ਼ਾਰ ਰੁਪਏ ਪੰਦਰਾਂ ਹਜ਼ਾਰ ਰੁਪਏ minimum minimum wages ਦੇਖਦਾ ਆਂ, ਅੱਜ ਤੋਂ ਦਸ ਸਾਲ ਬਾਅਦ ਦਸ ਸਾਲ ਪਹਿਲੇ ਜਦੋਂ ਮੋਦੀ ਸਰਕਾਰ ਆਈ ਸੀ,

ਉਦੋਂ ਉਨੇ wages ਅੱਠ ਹਜ਼ਾਰ ਤੋਂ ਵਧਾ ਕੇ ਗਿਆਰਾਂ ਹਜ਼ਾਰ

ਹਾਂਜੀ ਅਗਰ ਪੱਚੀ ਹਜ਼ਾਰ ਰੁਪਏ ਪੱਚੀ ਹਜ਼ਾਰ ਦੀ ਜਗ੍ਹਾ ਅਗਰ ਛੋਲਾਂ ਹਜ਼ਾਰ ਤੱਕ ਬਣਦੀ ਹੈ ਤਾਂ ਕੰਮ ਹੋਊਗਾ ਜੇ ਉਹ company ਇੱਥੇ ਕੰਮ ਕਰਨਾ ਚਾਹੇਗੀ ਨਾ,

ਤੁਸੀਂ ਦੇਖੋ ਦਿਨ ਦੇ ਦਿਨ ਰਾਸ਼ਣ ਪਾਣੀ ਅਹ expenses ਘਰ ਦੇ ਜਿਹੜੇ ਜ਼ਰੂਰਤਮੰਦ ਚੀਜ਼ਾਂ ਦੇ ਖ਼ਰਚੇ ਆ ਉਹ ਵੱਧਦੇ ਜਾ ਰਹੇ ਆ ਨਾ, ਹਰ ਸਮਾਨ ਤਾਂ ਵੱਧਦਾ ਜਾ ਰਿਹਾ ਹਰ ਸਮਾਨ ਤਾਂ ਹਰ ਦੂਜੇ ਦਿਨ ਵੱਧਦਾ ਜਾ ਰਿਹਾ ਤੇ ਉਸ ਜਗ੍ਹਾ ਤੇ ਤੁਸੀਂ ਆਪਣਾ savings ਕਿੱਦਾਂ ਕਰੋਗੇ, ਪੈਸੇ ਕਿੱਥੋਂ ਬਚਾਓਗੇ,

ਹਮ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

Center ਆ ਇੰਡੀਆ ਦਾ capital ਆ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

ਹੋਰ ਜਿੱਦਾਂ ਦਿੱਲੀ 'ਚ ਜਿਸ ਤਰ੍ਹਾਂ ਨਾ, ਤੁਹਾਡਾ ਮਨੇ ਦਿੱਲੀ ਨਹੀਂ ਮਨੇ ਦਿੱਲੀ ਮੁੰਬਈ ਪੂਨੇ ਤੁਸੀਂ ਕੁਛ ਵੀ ਬੋਲ ਲਓ। ਮਨੇ job ਦੀ opportunity ਆ ਨਾ ਉੱਥੇ ਦੇ ਬੰਦੇ ਸੋਚਦੇ ਨੀ ਹੈ job ਦਾ, ਹਾਂਜੀ ਹਾਂਜੀ ਗੱਲ ਤਾਂ ਸਹੀ ਬੋਲੀ ਹੈ। ਲੇਕਿੰਨ ਸਾਨੂੰ ਸੋਚਣਾ ਪੈਣਾ, ਇਹ ਸਾਨੂੰ ਸੋਚਣਾ ਪਊਗਾ ਕਿ ਅਗਰ ਆਹ job ਚਲੀ ਗਈ ਤੇ ਮੈਂ ਕੀ ਕਰੂੰ ਕਿਉਂਕਿ ਤੁਹਾਡੇ ਕੋਲ option ਨਹੀਂ ਹੋਰ ਉਹਨਾਂ ਕੋਲ ਇੰਨੇ option ਨੇ ਕਿ ਲੋਕ ਤਿੰਨ ਤਿੰਨ ਥਾਵਾਂ ਤੇ change ਕਰਦੇ ਆ, ਫਿਰ change ਕਰਦੇ ਕਰਦੇ ਇਹ ਜਿਹੇ package ਤੇ ਚਲੇ ਜਾਂਦੇ ਆ, ਕਿ ਫਿਰ ਉਹ ਲੋਕ ਮਨੇ ਕੋਈ ਇੱਕ company ਫੜ ਕੇ ਉੱਥੇ stable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

ਉਹ ਪੈਸਾ ਲਗਾ ਦਿੱਤਾ ਆਪਣਾ business 'ਚ ਤੇ ਬਹੁਤ ਹੁੰਦੇ ਆ options ਉਹਨਾਂ ਕੋਲ ਹਾਂਜੀ ਉਹ ਗੱਲ ਤੇ ਤੁਸੀਂ ਸਹੀ ਬੋਲੀ ਬਿਲਕੁਲ ਤੇ ਉਹੀ ਆ ਕਿ ਮਤਲਬ day by day ਅਗਰ ਅੱਜ ਅੱਜ ਤੋਂ ਪੰਜ ਸਾਲ ਪਹਿਲੇ ਦੇਖੋ ਇੰਨਾ ਹਰ ਚੀਜ਼ ਦਾ ਦਾਮ ਨਹੀਂ ਸੀਗਾ ਵਧਿਆ,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

ਦਸ ਸਾਲ 'ਚ ਉਹ ਹੋਰ ਪਿੱਛੇ ਰਹਿ ਜਾਊਗਾ, ਉਦੋਂ

ਚਾਹੀਦਾ, ਜੋ ਵੀ ਆਪਣੀ upcoming government ਆ ਜੋ ਵੀ ਕੰਮ ਕਰਦੀ ਉਹਨਾਂ ਨੂੰ ਸੋਚਣਾ ਚਾਹੀਦਾ,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 ਹਾਂਜੀ ਹੋਰ ਨਹੀਂ important ਉਹ youth ਤੁਹਾਡਾ educated ਵੀ ਹੋਣਾ ਚਾਹੀਦਾ ਆ,

ਹਮ ਉਹ ਗੱਲ ਤੇ ਤੁਸੀਂ ਸਹੀ

ਛੇ ਮਹੀਨੇ ਅੱਠ ਮਹੀਨੇ ਮਨੇ stricted lockdown ਸੀਗਾ, ਉਹਦੇ ਬਾਅਦ weekly lockdown ਚਾਲੂ ਹੋਇਆ,

ਉਸ time ਜਿੱਥੇ COVID ਦੇ time ਜਿੱਥੇ ਲੋਕਾਂ ਨੂੰ ਇੰਨਾ ਇੰਨਾ trouble face ਕਰਨਾ ਪਿਆ ਅਹ specially ਆਪਣੀ survival ਵਾਸਤੇ survival 'ਚ ਪਾਉਂਦਾ basic needs ਜੋ ਹੁੰਦਾ ਰੋਟੀ ਪਾਣੀ ਦੇ ਲਈ right ਨੌਕਰੀਆਂ ਤੇ ਬਹੁਤ ਜਾਣਿਆਂ ਦੀ ਚਲੀ ਗਈ ਸੀ ਉਸ time 'ਚ ਤੇ ਬਹੁਤ ਲੋਕੀ ਆਪਣੇ ਅਹ bulk ਵਿੱਚ ਅਗਰ ਬੋਲਿਆ ਜਾਏ ਤੇ youth unemployed ਹੋ ਗਿਆ ਸੀਗਾ ਇੱਕ ਇੱਕ ਝਟਕੇ 'ਚ ਅਹ ਗ਼ਲਤ ਆ unemployment ਨਹੀਂ ਆਈ, ਨਹੀਂ ਜੋ business ਕਰਦੇ ਸੀਗੇ ਜੋ ਅਹ street side ਆਪਣੀ ਦੁਕਾਨਾਂ ਚਲਾਉਂਦੇ ਸੀ

ਕਾਫ਼ੀ ਕਾਫ਼ੀ ਸਾਡੇ ਤੇ ਖੁੱਦ ਦੀ company ਵਿੱਚ ਹੀ ਕਾਫ਼ੀ ਜਾਣਿਆਂ ਨੂੰ ਏਦਾਂ ਦੀ situation 'ਚ ਸੀ because company ਪੈਸਾ pay ਨੀ ਕਰ ਸਕਦੀ ਸੀਗੀ ਕ~ ਉਹਦੇ ਵਾਸਤੇ ਤੁਹਾਨੂੰ ਮੈਂ ਅੱਛਾ example ਦੇਵਾਂ ਤੇ ਬਹੁਤ ਸਾਰੇ plants ਵਿੱਚ

ਨਹੀਂ ਨਾ ਤੇ ਇਹ ਇਸ ਲਈ ਹੋ ਪਾਇਆ ਸੀ ਕਿਉਂਕਿ company ਨੇ ਦਿੱਤਾ ਨੀ। facilitate ਕਰਦੀ ਹੋਰ ਉਹਨਾਂ ਦਾ ਅਗਰ ਕੰਮ ਬਿਨਾਂ office ਜਾ ਕੇ ਹੁੰਦਾ,

ਲੇਕਿੰਨ ਬਾਕੀ ਜਿਹੜੀ ਕੰਪਨੀਆਂ ਸੀ ਜਿਹਨਾਂ ਨੂੰ ਆਪਣਾ ਕੰਮ continue ਕਰਵਾਉਣਾ ਸੀ, ਹਾਂਜੀ ਉਹਨਾਂ ਨੇ ਕਰਵਾਇਆ ਮੇਰੇ ਦੋ vendors ਆ ਉਹਨਾਂ ਦੇ ਤੇ ਬਹੁਤ ਵੱਡੀ company ਹੈ ਕਨਸੰਟਰੀ globally ਇਹ top ten 'ਚ ਆਉਂਦੀ ਆ, ਤੇ ਉਹ ਤੁਹਾਨੂੰ ਲੱਗਦਾ ਹੈ ਕਿ ਉਹ COVID ਆਇਆ ਤੇ ਉਹ company ਬੰਦ ਹੋ ਜਾਊਗੀ ਉਹਨੇ ਆਪਣੇ employee ਕੱਢ ਦਿੱਤੇ ਹੋਣੇ,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 ਜਾ ਕੇ systems ਖੁਲਾਏ ਠੀਕ ਹੈ, ਉਹਨਾਂ ਨੂੰ thousand rupees ਕਰਕੇ immediately ਵਧਾ ਕੇ ਟਾਟਾ ਟਾਟਾ no doubt ਬਹੁਤ renowned company ਆਂ

ਕਨਸੰਟਰੀ ਦੀ ਗੱਲ ਕਰ ਰਿਹਾਂ thousand ਨੀ fifteen hundred ਉਹਨਾਂ ਦੀ salary 'ਚ ਵਧਾ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

ਹਾਂ ਤੁਸੀਂ ਆਪਣੇ ਘਰੇ locality 'ਚ ਦੇਖ ਲਓ ਅਗਰ ਦਸ

ਹਾਂ ਹਾਂ ਕਿਉਂਕਿ ਉਹ ਹ~ habit ਹੋ ਗਈ ਉਸ time ਤੇ ਸਭਨਾਂ ਨੂੰ ਉਸ ਚੀਜ਼ ਦੀ ਆਪਣੀ system use ਕਰਨ ਦੀ ਤੇ ਪਰ ਅੱਜ ਵੀ ਕਈ company ਜਿੰਨਾਂ 'ਚ ਇਹ work from home ਦਿੱਤਾ ਹੋਇਆ ਜਿਹਨੇ ਹਾਂਜੀ ਜੋ ਕਰਦੇ ਕੰਪਨੀਆਂ ਨੂੰ ਉਸ ਸਮੇਂ invest ਕਰਕੇ ਜਿਹੜੀ ਆਈਆਂ ਜਿੰਨਾਂ ਨੂੰ ਪਤਾ ਸੀ ਕਿ ਹਾਂ ਸਾਡਾ business ਚੱਲ ਸਕਦਾ ਆ,

ਦਿੱਲੀ ਕੰਪਨੀਆਂ ਨੇ ਆਪਣੀ ਬਿਲਡਿੰਗਾਂ ਛੱਡ ਦਿੱਤੀਆਂ

ਜਿਹੜੀ rent ਤੇ ਚੱਲਦੀਆਂ ਸੀ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

ਤੁਸੀਂ class 'ਚ ਵੀ ਬੱਚਿਆਂ ਨੂੰ ਪੜ੍ਹਾਉਂਦੇ ਆਂ face to face ਦੇਖਕੇ,

ਤੇ ਅਗਰ ਉਸ ਸਮੇਂ ਸਕੂਲ ਦਾ ਕੋਈ ਅਹ ਮਨੇ connectivity ਤਿਆਰ ਨਹੀਂ ਹੁੰਦੀ

ਮੈਂ ਤੇ ਕਹਿੰਦਾ ਹਾਂ ਕਿ ਮਨੇ ਤੁਸੀਂ ਅਗਰ ਹੁਣੇ ਤੋਂ ਸੋਚ ਰਹੇ ਆਂ ਆਪਣੇ ਬੱਚਿਆਂ ਦੇ ਬਾਰੇ ਜਾਂ ਫਿਰ ਜੋ ਵੀ ਕਰਨਾ ਉਹਨਾਂ ਨੇ life 'ਚ ਸਭ ਤੋਂ ਪਹਿਲੇ ਤੁਹਾਨੂੰ ਚੰਗੀ education ਦੇਣੀ ਪਊਗੀ ਚੰਗੇ base ਹਾਂਜੀ base buildup ਕਰਨਾ ਪੈਣਾ ਬੱਚੇ ਦਾ,

ਤੇ ਕੋਈ ਹੋਰ ਚੀਜ਼ਾਂ ਹੁੰਦੀਆਂ ਹੈ, ਹਮ ਹਮ ਇਹ ਗੱਲ ਤੇ ਸਹੀ ਬੋਲੀ। ਹਾਂਜੀ ਤੇ ਉਹ ਸਭ ਚੀਜ਼ਾਂ ਨਾ ਬਹੁਤ ਬਹੁਤ ਹੀ matter ਕਰਦੀਆਂ life 'ਚ

ਹਾਂਜੀ ਤੇ job ਦਾ ਤੇ ਤੁਸੀਂ ਨਾਲੇ ਛੱਡ ਹੀ ਦਓ ਚੱਲ ਨੀ ਰਿਹਾ ਅੱਜ ਦੀ date 'ਚ ਔਰ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

ਉਹ ਦਿੱਲੀ ਤੋਂ ਆਇਆ ਸੀ।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

ਉਹਦੇ ਬਾਅਦ office ਖੁੱਲੇ ਉਹਨਾਂ ਨੂੰ office ਜਾਣਾ ਪਿਆ daily ਉਹ ਮੁੰਡਾ ਮੁੰਬਈ ਦੀ local train 'ਚ travel ਕਰਕੇ office ਜਾਂਦਾ ਹੈ, ਠੀਕ ਹੈ ਇੱਕ ਇੱਕ ਘੰਟਾ travel ਕਰਦਾ ਹੈ train 'ਚ ਠੀਕ ਹੈ ਉਹਦੇ ਬਾਅਦ ਉਹ ਮੁੰਡਾ ਹੁਣ ਉਹ ਮੁੰਡੇ ਨੂੰ ਬੋਲੋਗੇ ਤੂੰ ਘਰ ਚਲੇ ਜਾ ਅਗਰ ਜਾਣਾ ਹੈ,

ਹਮ ਉਹਨਾਂ ਨੂੰ habit ਹੋ ਗਈ ਉਸ ਜਗ੍ਹਾ ਦੇ culture ਦੇ ਨਾਲ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

ਤੇ ਹੁਣ ਉਹ ਨਹੀਂ ਜਾਣਾ ਚਾਹੁੰਦਾ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 ਸਾਨੂੰ guide ਕਰਨ ਵਾਸਤੇ ਕਿ ਹਾਂ ਤੂੰ ਆਹ job ਕਰ ਤੂੰ ਆ ਕਰ ਤੁਸੀਂ ਉਹੀ ਕੀਤਾ ਲੇਕਿੰਨ ਤੁਹਾਡੇ ਸਮੇਂ ਤੁਹਾਡੇ ਕੋਲ opportunity ਹੈਗੀ ਆ,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

ਕਿ ਅੱਗੇ ਵੱਧ ਸਕਦੇ ਹੋ ਤੁਸੀਂ ਕਰ ਸਕਦੇ, Opportunity ਹੈਗੀ ਆ ਕਿਉਂਕਿ ਜਿਹਨੂੰ ਵੀ ਹੁੰਦਾ ਆ, ਉਹ

ਔਰ jobs ਦੀ ਕਮੀ ਨਹੀਂ ਹੈ job ਬਹੁਤ ਹੀ ਚੰਗੀ ਚੀਜ਼ ਹੈ ਬਹੁਤ ਹੀ ਪਿਆਰੀ ਚੀਜ਼ ਹੈ,

ਲੱਗੇਗੀ ਹੋਰ ਤੁਸੀਂ ਅਗਰ job ਨੂੰ supportingly ਦੇਖੋਗੇ ਤਾਂ ਤੁਹਾਨੂੰ ਬਹੁਤ ਮਜ਼ਾ ਆਊ।

ਤੁਹਾਨੂੰ ਤਾਂ ਬਹੁਤ ਅੱਛਾ experience ਹੀ ਹੈ ਇੰਨਾ time ਤੋਂ ਹਾਂ ਲੇਕਿੰਨ ly ਜਦੋਂ ਮੇਰੇ ਕੋਲ ਨਵਾਂ ਨਵਾਂ ਆਇਆ ਸੀ,

ਫਿਰ ਮੈਨੂੰ ਦੱਸਦੇ ਸੀ ਕਿ ਆਹ ਗ਼ਲਤ ਹੋਇਆ ਹੈ Change output ਆਊਗਾ